ਇੱਥੇ ਇੱਕ ਰੇਲ ਗੱਡੀ ਵਾਲੀ ਪਟਰੀ ਹੈ।

ਵੱਡੇ ਵੱਡੇ ਦਰੱਖਤ ਵੀ ਲੱਗੇ ਹੋਏ ਹਨ।

ਤੇ ਨ ਨੀਲੇ ਰੰਗ ਦੀ ਡਰੱਮ ਪਈ ਹੋਈ ਹੈ।

ਤੇ ਵੱਡੇ ਦਰੱਖਤ ਵੀ ਲੱਗੇ ਹੋਏ ਹਨ।

ਇੱਥੇ ਇੱਕ ਆਦਮੀ ਬੈਠਾ ਹੋਇਆ ਹੈ।

ਤੇ ਬਹੁਤ ਸਾਰੀਆਂ ਅਲੱਗ ਅਲੱਗ ਸਬਜ਼ੀਆਂ ਪਈਆਂ ਹੋਈਆਂ ਹਨ ਵੱਡਾ ਦਰਖਤ--

ਪਿੱਛੋਂ ਵੱਡੇ ਵੱਡੇ ਰੰਗ ਬਰੰਗੇ।

ਲੜੀਆਂ ਲੱਗੀਆਂ ਹੋਈ ਆਂ ਹਨ ਤੇ ਬਾਹਰ ਲਾਈਟਾਂ ਲੱਗੀਆਂ ਹਨ।

ਇਥੇ ਇੱਕ ਸੋਫਾ ਪਿਆ ਹੈ ਲੱਕੜ ਦੇ ਮੇਜ ਪਏ ਹਨ।

ਇੱਥੇ ਇੱਕ ਵੱਡਾ ਹੋਲ ਹੈ ਕਾਫੀ ਸਾਰੇ ਟੇਬਲ ਤੇ ਕੁਰਸੀਆਂ ਲੱਗੇ ਹੋਏ ਹਨ।

ਰੰਗ ਬਿਰੰਗੀਆਂ ਲਾਈਟਾਂ ਲੱਗੀਆਂ ਹੋਈਆਂ ਹਨ।

ਬਾਹਰ ਮੇਜ ਉੱਪਰ ਇਕ ਔਰਤ ਬੈਠੀ ਹੈ।